ਆਹ ਪੁੰਨਿਆ ਦੀ ਕੁੜੀ ਦਾ ਕਿਤੇ ਰੰਗ ਦੇਖੋ ਤਾਂ ਸੁਆਹ ਵਰਗਾ ਦੇ ਮੂੰਹ ਚੰਗੇ ਹੋਣ, ਕੁੜੀਆਂ ਦੇ ਹੋਣ

ਕੱਲ ਮੈਨੂੰ ਗੁੱਸਾ ਤੇ ਬੜਾ ਸੀ ਜਦੋਂ ਕਹਿਣ ਡੇਈ ਸੀ ਕੋਮਲ ਕੋਮਲ ਜ਼ਰਦਾ ਪੈਲੀ ਤੇ ਜ਼ਰਦਾ ਰਹਿ ਗਿਆ, ਮੈਂ ਤੇਰੀਆਂ ਹੀ ਕਰਦੀ ਸੀ ਨਾ ਭਾਬੀਆਂ ਦੀਆਂ ਤੇਰੀਆਂ ਵੀ ਚਾਲਾਂ ਮਿਹਨਤ ਕਰ ਆਈ ਦਾ ਅਤੇ ਮਿਹਨਤ ਕਰਕੇ ਅਗਾਂਹ ਜਾਈਦਾ

ਤੂੰ ਤੜੱਕ ਦੀ ਤਾਂ ਲੋੜ ਹੀ ਨਹੀਂ ਆਪਣੇ ਮਸਤਾਂ ਨਾਲ ਕੰਮ ਕਰੋ ਜਿਸ ਤਰ੍ਹਾਂ ਮਰਜ਼ੀ ਕਰੋ

ਮੈਂ ਕਿਹਾ ਤੇਰੀ ਤਾਂ ਘੜੀ ਨਹੀਂ ਲੰਘਦੀ ਤੂੰ ਕਿੱਥੋਂ ਉਹਦੀ ਜੀਭ ਤੋੜ ਲੈਣੀ

ਲੈ ਕੱਢ ਦਿੰਦੀ ਹਾਂ ਹੁਣ, ਮੈਂ ਹਜੇ ਲਿਹਾਜ਼ ਕਰਦੀ ਹਾਂ ਚਾਚੀ

ਵੀ ਕਹਿੰਦੀ ਜ਼ਿੰਦੀ ਤਾਂ ਮੇਰੀ ਸਹੇਲੀ ਹੈ, ਜ਼ਿੰਦੀ ਅਤੇ ਮੈਂ, ਮੈ. ਕਿਹਾ ਜਿਸ ਤਰ੍ਹਾਂ ਮਰੳਜ਼ੀ ਕਰੋ, ਉੱਥੇ ਇਹ ਰਹਿੰਦੀਆਂ ਹੁੰਦੀਆਂ ਸੀ

ਬੀਬੀ ਤੋਂ ਛਿੱਤਰ ਖਾਂਦੀ ਸਮਝਦੀ ਹੁੰਦੀ ਸੀ। ਹਾਂ ਮੈਂ ਹੁਣ ਕਰ ਦਿੰਦੀ, ਮੈਂ ਨਹੀਂ ਲਿਹਾਜ਼ ਕਰਦੀ,

ਉਹਨੂੰ ਕਹਿੰਦੀ ਸੀ, ਇੱਧਰ ਲੱਗ ਅਤੇ ਉੱਧਰ ਲੱਗ

ਢੀਂਗ ਹੋ ਗਿਆ, ਤੂੰ ਮਿਰਚਾਂ ਨਹੀਂ ਤੋੜਦੀ, ਫਲਾਨਾ, ਢੀਂਗ, ਉਹ ਕਹਿੰਦੀ ਤੂੰ ਨਖਰਗਰੀਆਂ ਘੱਟ ਕਰਿਆ ਕਰ ਅਤੇ ਆਪਣੀਆਂ ਮਿਰਚਾਂ ਧਿਆਨ ਨਾਲ ਤੋੜਿਆ ਕਰ, ਬੜੀ ਬੇਇੱਜ਼ਤੀ ਕੀਤੀ ਹੈ

ਹੂੰ ਫੇਰ ਮੁੜਕੇ ਪੈ ਗਈ, ਭੌਂਕੀ ਜਾਂਦੀ ਹੈ ਤਰਗਾੜੀਆ ਭਰ ਭਰ ਕੇ ਦਿੰਦੀ ਹੈ, ਪਰ ਭੌਕੀ

ਮੈਂ ਮਗਰੋਂ ਗਈ, ਜਿ-ਦਿਨ ਮੈਂ ਮਗਰੋਂ ਗਈ

ਫੇਰ ਤੇ, ਬੜਾ ਕਹੀ ਜਾਂਦੀ ਸੀ ਨਾ, ਫੱਟੀ ਤੈਨੂੰ ਭਿੰਦਰ ਬੇਚਾਰੇ ਨੇ ਫੱਟੀ ਦਿੱਤੀ ਹੈ। ਘੜੀ ਘੜੀ ਕਹੀ ਜਾਂਦੀ ਸੀ, ਉਹਨੇ ਬੇਚਾਰੇ ਨੇ ਆਪਣੇ ਥੱਲਿਉਂ ਕੱਢ ਕੇ ਦਿੱਤੀ, ਪਰ ਉਹ ਨਹੀਂ ਹੁੰਗਾਰਾ, ਉਹਨਾ ਨੇ ਭਰਿਆ

ਹੂੰ ਜ਼ਿਆਦਾ ਬਹੁਤੀਆ ਉਤਾਂਹ ਲੱਤਾਂ ਚੁੱਕੇ ਨਾ, ਵੱਜਣੀਆਂ ਤੇ ਹੀ ਹੁੰਦੀਆਂ,

ਇੰਦਰ ਹੁਣੇ ਵੀ ਜਾਂਦੀ ਕਰ ਦਿੰਦੀਆਂ ਨੇ, ਕੁੱਤੇ ਦੀ ਭਾਅ

ਲੋਕੀ ਆਖਦੇ ਤੋੜਨ ਜਾਣਾ, ਇਉਂ ਕਰਨਾ, ਅਸੀਂ ਨਿਭਾਉਂਦੇ ਹਾਂ, ਹਰ ਵਾਰੀ ਆਪਾਂ ਨਿਭਾਉਂਦੇ ਹਾਂ ਸਾਥ ਕੀ ਕਹਿੰਦੀ ਸੀਗੀ, ਸ਼ਿੰਦਰ ਕਹਿੰਦੀ ਸੀਗੀ ਤੂੰ ਬਹੁਤਾ ਕਰਦੀ ਆਂ

ਉਹ ਨਹੀਂ ਕਹਿੰਦੀ ਤੂੰ ਕਹਿੰਦੀ ਤੂੰ ਖੜਵੀਆਂ ਗੱਲਾਂ ਘੱਟ ਕਰਿਆ ਕਰ ਹਾਂ ਚੰਗਾ ਹੋਇਆ ਨਾ ਫੇਰ, ਨਹੁੰ ਹੀ ਸਾਡੀ ਉਹ ਹੈ ਤੇ ਉਹ

ਨਹੀਂ ਤੇ ਹੁਣ ਨਹੁੰ ਗੱਲ ਕਰਨ ਉਹ ਕਹਿੰਦੀ ਨਹੁੰ ਹੀ ਸਾਡੀ ਉਹ ਹੈ

ਉਹ ਕਹਿੰਦੀ ਨਹੁੰ ਸਾਡੀ ਉਹ ਹੈ ਤੇ ਸਾਰੀਆਂ ਜਾਂਦੀਆਂ ਮੈਂ ਕਿਹਾ ਹੁਣ ਕੀਤੀ ਹੈ

ਇਹੋ ਹੀ ਇਨ੍ਹਾ ਨੂੰ ਮਗਰ ਲਾ ਲੈਂਦੀ, ਸ਼ੀਲਾ ਨੇ ਮਗਰ ਲਾਉਣੀਆਂ

ਸ਼ੀਲਾ ਇਹੋ ਜਿਹੇ ਕੰਮਾਂ ਨੂੰ ਡੇਣ ਡੀ ਵਾਂਗਾਂ ਦੇਣ

ਉਹ ਦਿਨ ਨਹੀਂ ਕਹਿਣ ਡੇਈ ਸੀ ਕਹਿੰਦੀ ਭਾਈ ਚਰਨਜੀਤ ਮੈਂ ਹੀ ਸ਼ਾਂਭਿਆਂ, ਮੈਂ ਅੰਤ ਪਾਣੀ ਦਾ ਕੁੱਟ ਵੀ ਦਿੰਦੀ

ਐਨਾ ਇਲਾਜ ਕਰਾਇਆ ਫਲਾਨ ਕਰਾਇਆ ਧੀਂਗ ਕਰਾਇਆ

ਜੋੜੀ ਨਾਲ ਕਹਿੰਦੇ ਸੀ ਕੁੜੀਆਂ ਬੇਚਾਰੀਆਂ ਨੂੰ ਨਨਾਣਾਂ ਨੂੰ ਆਪਣੀਆਂ ਨੂੰ ਆਖ ਦਿੰਦੀ ਸੀ ਇੱਧਰ ਕਿਤੇ ਵਿਹੜੇ ਨਾ ਵੜਨ

ਹੁਣ ਕਹਿੰਦੀ ਮੈਂ ਹੀ ਜਾਂਦੀ ਹਾਂ ਉੱਧਰ, ਨਨਾਣਾਂ ਦੇ ਹੋਰ ਕੋਈ ਜਾਂਦਾ ਨਹੀਂ, ਬੱਲੇ ਬੱਲੇ ਕਹਿੰਦੀ ਮੇਰੇ ਤੋਂ ਬਗੈਰ ਕੋਈ ਵੀ ਨਹੀਂ ਜਾਂਦਾ

ਕਹਿ ਵਾਰੀ ਜਾ, ਤੂੰ ਵੀ ਵਾਰ ਲਿਆ ਕਰ, ਤੂੰ ਵੀ ਵਾਰਿਆ ਕਰ,

ਮੇਰੀ ਨਨਾਣ ਮੈਨੂੰ ਕੱਲ ਉੱਡ ਕੇ ਪੈ ਗਈ ਕਿਉਂ ਭਾਈ

ਆਪਾਂ ਇਹ ਨਹੀਂ ਸੁਣਦੇ, ਮੈਂ ਨਹੀਂ ਕਿਸੇ ਦੀ ਸੁਣਦੀ ਹੁੰਦੀ ਉੱਡ ਕੇ ਪੈ ਗਈ ਲਈ ਜਾਂਦੀ ਹੈ, ਨਨਾਣਾਂ ਨੇ ਤੈਨੂੰ ਕੀ ਕਿਹਾ

ਹੁਣ ਤਾਂ ਦੁਪਹਿਰੇ ਵੀ ਨਹੀਂ ਕਦੇ ਚੈਨ ਹੁੰਦਾ, ਹੁਣ ਦੁਪਹਿਰੇ ਵੀ ਬਹਿ ਉਸ ਤਰ੍ਹਾਂ ਦੀ ਗਰਮੀ ਬੜੀ ਗਰਮੀ

ਹੁਣ ਤਾਂ ਧੁੱਪ ਨਹੀਂ ਆਉਂਦੀ ਮੈਂ ਕਿਹਾ ਤੇ ਜ਼ੋਰ ਚੜ੍ਹ ਜਾਂਦਾ, ਤੇ ਤੇ ਨਹੀਂ, ਉਹ ਨਹੀਂ ਬਿਠਾ ਹੁੰਦਾ ਵੇਖ ਲਾ

ਪਿੱਛੇ ਭਾਵੇ ਬੰਦਾ ਬਹਿ ਜਾਏ ਪਿੱਛੇ ਭਾਵੇਂ ਬੰਦਾ ਬਹਿ ਜਾਏ, ਕੁਰਸੀ ਦੇ ਭੁਲੇਖੇ

ਇੱਥੋਂ ਕਿਤੇ ਕੋਈ ਸੁਣ ਨਾ ਲਵੇ ਹੈ ਨਾ

ਰਾਧੀ ਠੀਕ ਠਾਕ ਹੈ ਰਾਧੀ ਮੈਨੂੰ ਤਿਆਂ ਨੂੰ ਸੁਲਾ ਦੇਈ time ਨਾਲ, ਰੋਟੀ ਪਾਣੀ ਕਰ ਲਈਂ

ਨਹੀਂ ਤੇ ਤੂੰ ਆਖਣਾ ਸੀ ਕਿ ਪ੍ਰਿਯਾ ਤੁਹਾਡੀ ਹਰ ਵਾਰ ਗੋਲੀ ਆ ਉਹ ਕਹਿੰਦੀ ਸੀ ਅੱਜ ਕੇ, ਆਉਂਦਿਆ ਕਿਤੇ ਦਸ ਦਿਨ ਰਹਿ ਕੇ ਆਊਂਗੀ, ਮੰਮੀ ਤੇਰੇ ਕੰਮਾਂ ਚ ਛੁੱਟੀਆਂ ਲੰਘ ਗਈਆਂ ਨਿੱਕੇ ਦੀਆਂ

ਫੇਰ ਰੋਜ਼ ਤਾਂ ਮੈ ਉੱਥੇ ਚਲੀ ਜਾਂਦੀ ਹਾਂ ਕਿਤੇ ਨਾ ਕਿਤੇ ਲੈ ਕੇ ਤੁਰੀ ਰਹਿੰਦੀ ਕੀ ਕਰੀਏ ਹੁਣ

ਸ਼ਿੰਦੇ ਹੁਣਾਂ ਨੇ ਸਪਰੇਅ ਜਿਹੀ ਵੀ ਕੀਤੀ ਹੈ, ਅਜੇ ਨਿੱਕੀਆਂ ਨਿੱਕੀਆਂ ਨੇ ਉਹਨਾ ਦੀਆਂ ਮਿਰਚਾਂ ਵੀ

ਹੋਰ ਤੁਸੀਂ ਜਾਣਾ ਨਾਲੇ, ਮਗਰੇ ਦਵਾਈ ਨਹੀਂ ਪਾਉਂਦੀ ਉਹ ਪਤਾ ਕੀ ਕਰਦੇ ਜਿਦਾਂ ਗਡਾਈ ਕਰਾਉਂਦੇ ਨਾ ਮਗਰੇ ਹੀ ਦਵਾਈ ਪਾ ਦਿੰਦੇ ਹੈ

ਪਹਿਲਾ ਪਾਈ ਨਹੀਂ ਨਾ, ਖਲ ਵਾਲੀ ਦਵਾਈ ਨਹੀਂ ਨਾ ਪਾਈ

ਕੇਲੇ ਲਮਕੇ ਮੰਨੇ ਕੀਆਂ ਤਾਂ ਬਹੁਤ ਲਾਈਆਂ ਮੈਂ

ਇਕੱਲੇ ਜਾਣੇ ਇਕੱਲੇ ਕਾਰਾ ਹੈਗਾ ਵਾ, ਕੱਦੂ ਵੀ ਉਹਨੇ ਸਾਰੇ ਕੰਮ ਕਰਨੇ ਫੇਰ

ਸਤਿ ਸ੍ਰੀ ਅਕਾਲ ਮੈਂ ਜੋਗੀ ਅੱਜ ਤੁਹਾਡੇ ਨਾਲ ਆਪਣੀ ਕਹਾਣੀ ਸਾਂਝੀ ਕਰਨ ਲੱਗਾ ਹਾਂ ਸਮਾਜਿਕ ਅਤੇ ਧਾਰਮਿਕ ਸੁਧਾਰ ਅੰਦੋਲਨ ਅਠਾਰਾਂ ਸੌ ਅਠਾਈ ਈਸਵੀ ਵਿੱਚ ਕਲਕੱਤਾ ਵਿੱਚ ਸਥਾਪਿਤ ਬ੍ਰਹਮੀ ਸਮਾਜ ਤੋਂ ਠੀਕ ਪਹਿਲਾਂ ਦੋ ਸੌ ਸਾਲ ਭਾਰਤ ਲਈ ਹਨੇਰੇ ਦੇ ਕਾਲੇ ਬੱਦਲਾਂ ਵਾਂਗ ਸਨ, ਹਿੰਦੂ ਧਰਮ ਜਿਸਨੇ ਅਤੀਤ ਵਿੱਚ ਇੱਕ ਮਹਾਨ ਸੰਸਕ੍ਰਿਤੀ ਨੂੰ ਜਨਮ ਦਿੱਤਾ ਸੀ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਸੀ, ਭਾਰਤੀ ਲੋਕ ਵੇਦਾਂ ਅਤੇ ਉਪਨਿਸ਼ਦਾਂ ਵਿੱਚ ਦਿਖਾਏ ਗਏ ਸੱਚ ਨੂੰ ਭੁੱਲ ਚੁੱਕੇ ਸਨ, ਉਹਨਾਂ ਦੀ ਥਾਂ ਹੁਣ ਅੰਧਵਿਸ਼ਵਾਸਾਂ ਅਤੇ ਦੇ ਰੀਤੀ ਰਿਵਾਜਾਂ ਤੇ ਲੈ ਲਈ ਸੀ। ਵੱਖ ਵੱਖ ਤਰ੍ਹਾਂ ਦੇ ਦੇਵੀ ਦੇਵਤਾਂ ਪਸੂ, ਕਬਰੇ, ਸੱਪਾਂ, ਦਰਖਤਾਂ ਆਦਿ ਦੀ ਪੂਜਾ ਸ਼ੁਰੂ ਹੋ ਗਈ ਸੀ ਪਾਦਾਂ ਪ੍ਰਥਾ, ਸਤੀ ਪ੍ਰਥਾ, ਨਵ ਨਵਜਾਤ ਬੱਚਿਆਂ ਦੀ ਹੱਤਿਆ ਦਾਜ ਪ੍ਰਥਾ ਦੇਵਦਾਸੀ ਪ੍ਰਥਾ ਜਾਤੀ ਪ੍ਰਥਾ ਆਦਿ ਭੈੜੀਆਂ ਕੁਰੀਤੀਆਂ ਨੇ ਸਮਾਜ ਨੂੰ ਜਕੜ ਕੇ ਰੱਖਿਆ ਸੀ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਚਿੰਤਾ ਪੂਰਵਕ ਗੱਲ ਇਸ ਲਈ ਮਿਸਰੀਆਂ ਵੱਲੋਂ ਲੋਕਾਂ ਦੇ ਧਾਰਮਿਕ ਕੰਮਾਂ ਅਤੇ ਮਹਾਨਤਾ ਨੂੰ ਸੱਟ ਪਹੁੰਚਾਉਂਦੀ ਸੀ। ਇਸ ਲਈ ਇਹ ਜ਼ਰੂਰੀ ਸੀ ਕਿ ਲੋਕਾਂ ਦਾ ਆਪਣੇ ਅਤੀਤ ਤੇ ਅਤੇ ਆਪਣੇ ਤੇ ਵਿਸ਼ਵਾਸ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇ ਤਾਂ ਕਿ ਰਾਸ਼ਟਰ ਦੀ

ਮੁੱਖ ਉਦੇਸ਼ ਇਹੋ ਸੀ ਕਿ ਇੱਕ ਆਧੁਨਿਕ ਭਾਰਤ ਦਾ ਨਿਰਮਾਣ ਹੋ ਸਕੇ, ਇੱਕ ਖੇਤਰ ਵਿੱਚ ਸਮਾਜ ਦੇ ਸਥਾਪਿਤ ਰਾਜਾ ਰਾਹੀਂ ਉੱਨੀ ਨੂੰ ਸਦਾ ਵਿੱਚ ਪਹਿਲੀ ਅੱਧ ਦੇ ਮੁੱਖ ਵਿਅਕਤੀ ਮੁੱਖ ਵਿਅਕਤੀ ਦੇ ਸਾਹਮਣੇ ਰੱਖਿਆ ਇਸ ਤਰ੍ਹਾਂ ਦਾ ਯੋਗਦਾਨ

ਸਥਾਪਿਤ ਬੰਦੋਬਸਤ ਤੋਂ ਵਧੀਆ ਮੰਨਿਆ ਜਾਂਦਾ ਹੈ ਪਰ ਇਸ ਬੰਦੋਬਸਤ ਵਿੱਚ ਕਈ ਦੋਸ਼ ਸਨ, ਸਰਕਾਰ ਨੇ ਕਿਸਾਨਾਂ ਤੋਂ ਬਹੁਤ ਜ਼ਿਆਦਾ ਲਗਾਨ ਵਸੂਲਿਆ ਇਹ ਕੁੱਲ ਉਤਪਾਦਨ ਦਾ ਪੰਤਾਲੀ ਪ੍ਰਸੀ ਪ੍ਰਤੀਸ਼ਤ ਤੋਂ ਪਚਵੰਜਾ ਪ੍ਰਤੀਸ਼ਤ ਤੱਕ ਹੁੰਦਾ ਸੀ, ਕਿਸ਼ਾਨਾਂ ਨੂੰ ਫਸਲਾਂ ਦੇ ਨਸ਼ਟ ਹੋਣ ਦੀ ਸੂਰਤ ਵਿੱਚ ਵੀ ਲਗਾਨ ਦੇਣਾ ਪੈਂਦਾ ਸੀ, ਸਰਕਾਰ ਨੂੰ ਇਹ ਅਧਿਕਾਰ ਸੀ ਕਿ ਉਹ ਜਦੋਂ ਚਾਹੁਣ ਲਗਾਨ ਦੀ ਦਰਾਂ ਵਿੱਚ ਵਾਧਾ ਕਰ ਸਕਦੀ ਸੀ। ਪੱਛਮੀ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁੱਝ ਖੇਤਰਾਂ ਵਿੱਚ ਰਾਬਰਟ ਰਾਬਰਟ ਬਰਡ ਅਤੇ ਜੇਮਸ ਬਾਕਸਨ ਨਾਂ ਦੇ ਅਧਿਕਾਰੀਆਂ ਨੇ ਮਹਾਂ ਮਹਿਲਵਾੜੀ ਬੰਦੋਬਸਤ ਲਾਗੂ ਕੀਤੀ ਬਾਅਦ ਵਿੱਚ ਇਸ ਬੰਦੋਬਸਤ ਨੂੰ ਪੰਜਾਬ ਵਿੱਚ ਵੀ ਲਾਗੂ ਕੀਤਾ ਗਿਆ, ਇਹ ਬੰਦੋਬਸਤ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ

ਇਸ ਬੰਦੋਬਸਤ ਦੇ ਅਨੁਸਾਰ ਸਰਕਾਰ ਨੂੰ ਲਗਾਨ ਦੇਣ ਦੀ ਜ਼ਿੰਮੇਵਾਰੀ ਪਿੰਡ ਦੇ ਭਾਈਚਾਰੇ ਦੀ ਹੁੰਦੀ ਸੀ, ਭਾਈਚਾਰਾਂ ਵਿੱਚ ਹਰੇਕ ਕਿਸਾਨ ਨੂੰ ਲਿਆ ਜਾਣਾ ਵਾਲਾ ਲਗਾਨ ਵੱਖਰਾ ਰੂਪ ਵਿੱਚ ਨਿਸ਼ਚਿਤ ਕੀਤਾ ਜਾਂਦਾ ਸੀ ਪਰੰਤੂ ਜੇ ਉਹ ਇਹ ਲਗਾਨ ਦਾ ਨਾ ਦੇਣ ਸਕੇ ਤਾਂ ਭਾਈਚਾਰਾ ਸਮੂਹਿਕ ਰੂਪ ਵਿੱਚ ਇਸ ਦੀ ਸਰਕਾਰ ਨੂੰ ਕਰ ਦਿੰਦਾ ਸੀ, ਇਸ ਕਾਰਨ ਸਰਕਾਰ ਨੂੰ ਕੋਈ ਹਾਨੀ ਨਹੀਂ ਹੁੰਦੀ ਸੀ। ਅੰਗਰੇਜ਼ਾਂ ਵੱਲੋਂ ਭਾਰਤ ਵਿੱਚ ਸ਼ੁਰੂ ਕੀਤੇ ਗਏ ਨਵੇਂ ਭੂਮੀ ਬੰਦੋਬਸਤਾਂ ਦਾ ਭਾਰਤ ਦੀ ਪੇਂਡੂ ਅਰਥ ਵਿਵਸਥਾ ਤੇ ਡੂੰਘੇ ਅਸਰ ਪਿਆ। ਇਸ ਨੂੰ ਪਹਿਲਾਂ ਭਾਰਤੀ ਪਿੰਡ ਲਗਪਗ ਆਤਮ ਨਿਰਭਰ ਸਨ ਉਹ ਆਪਣੇ ਰੋਜ਼ਾਨਾ ਜ਼ਰੂਰਤ ਦੀਆਂ ਚੀਜ਼ਾਂ ਆਦਿ ਪੈਦਾ ਕਰਦੇ ਸਨ, ਕਿਸਾਨਾਂ ਨੂੰ ਜ਼ਮੀਨ ਦੀ ਨਹੀਂ ਕੀਤਾ ਜਾ ਸਕਦਾ ਲਗਾਨ ਦਾ ਭੁਗਤਾਨ ਫਸਲਾਂ ਦੇ ਰੂਪ ਵਿੱਚ ਕੀਤਾ ਜਾਂਦਾ ਸੀ, ਅੰਗਰੇਜ਼ਾਂ ਰਾਹੀਂ ਪਿੰਡਾਂ ਦੇ ਮਾਮਲਿਆਂ ਦੀ ਦੇਖਭਾਲ ਲਈ ਸਿੱਧਾ ਮਾਲਿਆ ਅਫ਼ਸਰ ਪੁਲਿਸ ਅਤੇ ਨਿਆਂਇਕ ਅਧਿਕਾਰੀ ਨਿਯੁਕਤ ਕੀਤੇ ਗਏ ਮਾਲਿਆ ਨਿਸ਼ਚਿਤ ਰਕਮ ਦੇ ਰੂਪ ਵਿੱਚ ਵਸੂਲ ਕੀਤਾ ਜਾਣ ਲੱਗੇ ਚਾਹੇ ਉਤਪਾਦਨ ਕੁਛ ਵੀ ਹੋਵੇ ਇਸ ਲਈ ਕਿਸਾਨ ਅਜਿਹੀਆਂ ਫਸਲਾਂ ਉਗਾਉਣ ਲਈ ਮਜ਼ਬੂਰ ਹੋ ਗਏ ਜਿਹਨਾਂ ਨੂੰ ਬਾਜ਼ਾਰ ਵਿੱਚ ਵੇਚਿਆ ਜਾ ਸਕੇ, ਅੰਗਰੇਜ਼ਾਂ ਨੇ ਜ਼ਮੀਨ ਨੂੰ ਵੇਚਣ ਉਸ ਨੂੰ ਗਿਰਵੀ ਰੱਖਣ ਅਤੇ ਦਿੱਤੇ ਜਾ ਸਕਣ ਵਾਲੀ ਵਸਤੂ ਬਣਾ ਦਿੱਤੀ, ਇਸ ਕਾਰਨ ਹੁਣ ਕਿਸਾਨਾਂ ਨੂੰ ਜ਼ਮੀਨ ਤੋਂ ਬੇਦਖਲ ਕੀਤਾ ਜਾ ਸਕਿਆ। ਪਿੰਡਾਂ ਵਿੱਚ ਬਾਹਰੋਂ ਬਹੁਤ ਸਾਰੀਆਂ ਬਣੀਆਂ ਹੋਈਆਂ ਚੀਜ਼ਾਂ ਪਹੁੰਚਣ ਕਾਰਨ ਸਥਾਨਿਕ ਦਸਤਕਾਰਾਂ ਦੇ ਧੰਦੇ ਬੰਦ ਹੋ ਗਏ, ਇਹਨਾਂਂ ਸਾਰਿਆਂ ਕਾਰਨਾਂ ਕਰਕੇ ਪਿੰਡ ਦੀ ਆਤਮ ਨਿਰਭਰਤਾ

ਨਕਦੀ ਵਿੱਚ ਵਸੂਲ ਹੋਵੇਗੀ ਇਸ ਲਈ ਅਕਸਰ ਕਿਸੇ ਕੋਲੋਂ ਲਗਾਨ ਕਰ ਦੀ ਰੁਪਇਆਂ ਵਿੱਚ ਹੀ ਵਸੂਲ ਕਰਨ ਲੱਗੇ ਸਨ। ਖੇਤੀ ਉੱਪਰਲੇ ਬਾਜ਼ਾਰ ਵਿੱਚ ਵਧਣ ਦੇ ਨਾਲ ਨਾਲ ਵਿਚੋਲਿਆਂ ਦੇ ਸੰਖਿਆ ਵਿੱਚ ਵੀ ਵਾਧਾ ਹੋਇਆ ਹੇਠਲੇ ਪੇਂਡੂ ਪੱਧਰ ਤੇ ਇਹ ਵਿਚੋਲਿਆਂ ਕਿਸਾਨ ਨਾਲ ਨਕਦ ਰਕਮ ਵਿੱਚ ਉਹਨਾਂ ਦੀਆਂ ਫਸਲਾਂ ਦਾ ਸੌਦਾ ਕਰਦੇ ਸਨ, ਕਦੇ ਕਦੇ ਇਹ ਨਕਦ ਫਸਲਾਂ ਦੀ ਖ਼ਰੀਦ ਵਿੱਚ ਕਿਸਾਨਾਂ ਨੂੰ ਨਕਦ ਹਰ ਰਕਮ ਰਕਮ ਪਹਿਲਾਂ ਹੀ ਦੇ ਦਿੰਦੇ ਸਨ ਇਹ ਵਿਚੋਲਿਆਂ ਨਕਦੀ ਫਸਲਾਂ ਨੂੰ ਉਹਨਾਂ ਦੇ ਨਿਰਯਾਤ ਲਈ ਵਿਦੇਸ਼ੀ ਕੰਪਨੀਆਂ ਨੂੰ ਵੇਚ ਦਿੰਦੇ ਸਨ। ਇਹਨਾਂ ਹਾਲਤਾਂ ਵਿੱਚ ਕਿਸਾਨਾਂ ਨੂੰ ਨਕਦ ਫਸਲ ਉਗਾਉਣ ਲਈ ਖੇਤੀ ਹੀ ਨਕਦ ਪੈਸੇ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ, ਆਵਾਜ਼ਾਈ ਦੇ ਆਧੁਨਿਕ ਸਾਧਨਾਂ ਵਿੱਚ ਰੇਲ ਭਾਰ ਢੌਣ ਵਾਲੇ ਟਰੱਕ ਮੋਟਰ ਬੱਸ ਮੋਟਰ ਸਾਇਕਲ, ਰੇਹੜੀਆਂ ਆਦਿ ਦੇ ਦੌਰ ਪਿੰਡ ਨੂੰ ਨਵੇਂ ਵਾਪਾਰਿਕ ਸ਼ਹਿਰਾਂ ਮੰਡੀਆਂ ਅਤੇ ਬਾਜ਼ਾਰਾਂ ਨਾਲ ਜੋੜ ਦਿੱਤਾ, ਬੈਲ ਗੱਡੀਆਂ ਅਤੇ ਦੀਆਂ ਉੱਤੇ ਵੀ ਮਾਲ ਢੋਇਆ ਜਾਣ ਲੱਗਿਆ ਅਤੇ ਉਸਨੂੰ ਮੰਡੀਆਂ ਤੱਕ ਲਿਖਾਇਆ ਜਾਣ ਲੱਗਾ, ਜਹਾਜ਼ਾਂ ਨੇ ਵੀ ਭਾਰਤ ਤੋਂ ਬਾਹਰ ਖੇਤੀ ਪੈਦਾਵਾਰ ਨੂੰ ਖੇਤੀ ਨਾਲ ਦੂਸਰੇ ਦੇਸ ਤੱਕ ਪਹੁੰਚਾਇਆ। ਹੁਣ ਦੂਰ ਸਥਿੱਤ ਪਿੰਡ ਦੀਆਂ ਭਾਰੀਆਂ ਅਤੇ ਖੇਤੀ ਖ਼ਰਾਬ ਹੋਣ ਵਾਲੇ ਫਸਲਾਂ ਕਸਬਿਆਂ ਅਤੇ ਸ਼ਹਿਰਾਂ ਦੀਆਂ ਮੰਡੀਆਂ ਵਿੱਚ ਆ ਕੇ ਵਿਕਣ ਲੱਗੀਆਂ ਅਤੇ ਉੱਥੇ ਇਹ ਫਸਲਾਂ ਕਲਕੱਤਾ ਬੰਬੇ ਮੱਦਾ ਮਦਰਾਸ ਅਤੇ ਦੀਆਂ ਬੰਦਗਾਰਿਆਂ ਤੱਕ ਪਹੁੰਚੀਆਂ ਅਤੇ ਉੱਥੇ ਜਹਾਜ਼ਾਂ ਦੁਆਰਾ ਵਿਦੇਸ਼ਾਂ ਲਿਜਾਉਣ ਲੱਗੇ, ਖੇਤੀ ਉਪਜ ਦਾ ਨਿਰਯਾਤ ਵੱਧ ਤੋਂ ਵੱਧ ਵਿਧਾਉਣ ਵਿੱਚ ਭਾਰਤ ਦੀ ਬ੍ਰਿਟਿਸ਼ ਸਰਕਾਰ ਵੀ ਕਾਫ਼ੀ

ਵਿੱਚ ਇਸ ਤਰ੍ਹਾਂ ਨਿਸ਼ਚਿਤ ਕੀਤਾ ਗਿਆ ਕਿ ਕੱਚਾ ਮਾਲ ਉਹਨੇ ਸ਼ਹਿਰਾਂ ਵਿੱਚ ਅਤੇ ਉੱਥੇ ਬੰਦਰਗਾਹਾਂ ਤੱਕ ਆਸਾਨੀ ਨਾਲ ਤੇ ਪਹੁੰਚ ਜਾਏ। ਇੱਕ ਹੀ ਰੇਲ ਮਾਰਗ ਦੇ ਉਦਯੋਗਿਕ ਉਤਪਾਦਨ ਲਈ ਖੇਤੀ ਉਤਪਾਦਨ ਦੀ ਤੁਲਨਾ ਵਿੱਚ ਕਿਰਿਆ ਰੱਖਿਆ ਗਿਆ, ਇਸ ਨਾਲ ਖੇਤੀ ਪੈਦਾਵਾਰ ਦਾ ਨਿਰਯਾਤ ਵਧਿਆ, ਖੇਤੀ ਵਿੱਚ ਵਣਜੀਕਾਰ ਅਫ਼ੀਮ ਅਤੇ ਉਸਦੇ ਨੀਲ ਅਤੇ ਪਟਸਨ ਤੋਂ ਸ਼ੁਰੂ ਹੋਇਆ।

ਜਾਵੇ ਇਸਦਾ ਫੈਸਲਾ ਕਿਸਾਨਾਂ ਦੀ ਬਜਾਏ ਸਰਕਾਰ ਕਰਦੀ ਸੀ, ਸਰਕਾਰ ਮਾਲਿਆ ਦੀਆਂ ਲੋੜਾਂ ਦੇ ਹਿਸਾਬ ਨਾਲ ਅਤੇ

ਸਖਤ ਨਿਗਰਾਨੀ ਰੱਖਦੀ ਸੀ ਅਤੇ ਉਹਨਾਂ ਉੱਪਰ ਉਸ ਨੇ ਆਪਣੇੇ ਏਕਤਾ ਸਥਾਪਿਤ ਕਰ ਲਏ, ਸਰਕਾਰ ਦਖ਼ਲ ਅੰਦਾਜ਼ੀ ਨਾਲ ਫਸਲਾਂ ਦੇ ਕੀਤਾ ਗਿਆ ਸੀ, ਸਤਿ ਸ੍ਰੀ ਅਕਾਲ ਜੀ। ਹੈਲੋ

ਹਾਂਜੀ ਹੋਰ ਸੁਣਾਓ ਵਧੀਆ। ਹਾਂਜੀ ਵਧੀਆ ਬਸ ਉਹ।

ਹਾਂਜੀ ਡੈਡੀ ਵੱਲੋਂ ਪੁੱਛਣ ਆਏ ਹੀ ਕਿਥੇ ਤਦ ਕਰਕੇ ਮੈਂ ਕੱਟਿਆ ਫੋਨ। ਕੰਮ ਕੁੰਮ ਵੱਲੋਂ ਕੁਛ ਸੀ ਵੀ ਨਹੀਂ।